ਠੀਕ ਆ ਠੀਕ ਠੀਕ ਜੀ ਹਮ ਇਹ memory ਹੁੰਦੀ ਆ ਜੀ computer ਦੀ ਇਹ ਕੀ ਹੁੰਦਾ ਜੀ ਆਹ ਬਹੁਤ ਸੁਣਿਆ HTML ਇਹ ਮੈਂ ਬਹੁਤ ਦੇਖਿਆ HTML hyper text mark up language

ਦੇਖੋ ਜਿਹੜਾ HTML ਹੁੰਦਾ ਨਾ ਜਿਹੜੇ ਨਾ ਆਪਣਾ website ਤੇ ਕੰਮ ਕਰਦੇ ਏ ਨਾ

ਅੱਛਾ ਜੀ ਜਿਹੜੇ ਜਿੰਨੇ ਵੀ ਤੁਸੀਂ youtube ਲਗਾਉਂਦੇ ਹੋ ਗਾਣੇ download ਕਰਦੇ ਹੋ ਫੋਟੋ download ਕਰਦੇ ਹੋ

ਠੀਕ ਆ ਇਹ ਸਾਰੇ ਕੀ ਹੁੰਦੇ ਨੇ website ਦੇ through ਚੱਲਦੀ ਹੁੰਦੀ ਆ

ਠੀਕ ਆ ਜਿਹੜੀ website ਨੂੰ ਚਲਾਉਣ ਵਾਸਤੇ HTML ਚੱਕਣਾ ਪੈਂਦਾ ਅੱਛਾ ਜੀ HTML ਦੇ ਵਿੱਚ ਇੱਕ programming ਹੁੰਦੀ ਹੈ

ਜਿਹਦੇ ਵਿੱਚ ਸਾਰੀ programming set ਕਰਨੀ ਹੁੰਦੀ ਤੁਸੀਂ ਕਿੰਨੇ MB ਦਾ ਗਾਣਾ ਆਪਾਂ ਕਿਹੜੀ ਫੋਟੋ ਪਾਈ ਆ ਕਿੰਨੇ ਕਿਹੜੇ color ਦੀ ਪਾਈ ਆ ਤੇ ਕੀ ਉਹਦਾ title ਪਾਇਆ ਤੇ ਕੀ ਸਭ ਕੁਛ ਪਾਇਆ ਸਾਰਾ HTML ਚ ਲਿਖਿਆ ਜਾਂਦਾ

ਹਾਂਜੀ ਕਈ ਤਾਂ ਹੁਣ website direct ਸਿੱਧੀ HTML ਚ ਖੁੱਲ ਜਾਂਦੀ ਹੈ ਕਈ ਪਹਿਲਾਂ HTML ਚ ਕੰਮ ਹੁੰਦਾ ਸੀ ਫ਼ੇਰ ਸਰਾ website ਤੇ ਚੜਾਉਣ ਪੈਂਦਾ ਸੀ

ਹਾਂਜੀ ਜਿਹੜੇ ਮਤਲਬ ਕੇ ਨਾ ਜਿਹੜੇ ਕਰਦੇ ਨੇ web designing ਦਾ ਕੰਮ ਕਰਦੇ ਨੇ ਉਹ HTML ਚ ਕਰਦੇ ਨੇ ਹਾਂਜੀ ਠੀਕ ਹੈ sir ਠੀਕ ਆ ਜੀ ਇਹਦੇ ਚ ਆਪਣਾ ਆਹ ਅਮ IBM ਇਹ ਵੀ ਸੁਣਿਆ ਬਹੁਤ ਮੈਂ ਹਾਂ ਦੇਖੋ IBM ਹੁੰਦਾ ਕਹਿੰਦੇ international business machine

HP dell ਹੋਗਿਆ ਇਹ ਸੁਣਿਆ ਤੁਸੀਂ

ਠੀਕ ਆ ਇਹ ਬਹੁਤ heavy ਬਹੁਤ branded computer ਤਿਆਰ ਕਰਦੀ ਆ ਇੱਕ number ਕੰਮ ਆ ਪੂਰੇ world ਚ

ਹਾਂਜੀ ਮਤਲਬ ਜੇ ਆਮ ਥੋਨੂੰ computer ਦਸ ਹਜ਼ਾਰ ਦਾ ਮਿਲਦਾ

ਅੱਛਾ ਇੰਨਾ ਮਹਿੰਗਾ double ਜੀ ਹਾਂਜੀ ਉਹਨਾ ਦੀ quality ਵਧੀਆ ਉਰੇ system ਵਧੀਆ motherboard RAM ਸਾਰੀਆਂ ਚੀਜ਼ਾਂ ਵਧੀਆ ਹੁੰਦੀਆਂ ਇਹਦੀਆਂ

ਦੁਨੀਆ ਦੀ ਮਤਲਬ ਪਹਿਲੀ company ਆ ਜਿਹੜਾ computer ਬਣਾਇਆ computer ਤਿਆਰ ਕਰਿਆ ਸੀ ਜਿਹਨੇ ਅੱਛਿਆ ਹਾਂਜੀ ਹਾਂ ਲਿਖਿਆ ਹੁੰਦਾ ਇਹਨਾ ਪਰ ਬਹੁਤ ਵਾਰ ਦੇਖੀਆ ਹਾਂ IBM ਨਾ ਬਹੁਤ ਬੜੀ company ਆ ਜੀ ਇਹ

ਜੀ ਅੱਛਿਆ ਹੋਰ sir

ਇਹ anti project service digital network

ਦੇਖੋ ਇਹ ਪਹਿਲਾਂ ਤੁਸੀਂ ਦੇਖੋ ਲਿਖਿਆ digital network

ਠੀਕ ਹੈ digital network ਹੁਣ ਦੇ ਜਿਹੜੇ ਆਪਣੇ computer mobile ਜਾਂ internet through ਆਪਣਾ ਕੰਮ ਕਰਦੇ ਨੇ network ਹੋਗਿਆ

ਠੀਕ ਹੈ service ਹੁੰਦਾ ਜਿਵੇਂ ਆਪਾਂ service ਦਿੰਦੇ ਹਾਂ ਉਹਨੂੰ ਅੱਛਾ ਜੀ ਹਾਂਜੀ ਠੀਕ ਹੈ ISDN ਜਿਹੜਾ ਹੁੰਦਾ ਨੀ ਇੱਕ service provider ਦੀ ਤਰ੍ਹਾਂ use ਕਰਦੇ ਆ ਉਹਨੂੰ ਵੀ ਜਿਹਦੇ through ਆਪਾਂ ਨੂੰ digital service ਮਿਲਦੀ ਹੈ

ਹਾਂਜੀ JPEG joint photographic expert group

ਇਹ ਕੀ ਹੈ JPEG ਇੱਕ extension ਆ ਜੀ ਫੋਟੋ ਦੀ image ਦੀ extension ਆ ਠੀਕ ਹੈ ਜੀ ਜਦੋਂ ਆਪਾਂ ਕੋਈ ਫੋਟੋ ਖੱਚਦੇ ਹਾਂ mobile ਤੋਂ ਆਪਣਾ ਕੇਮਰੇ ਤੋਂ

ਠੀਕ ਆ ਜੀ

KBMB ਤਾਂ ਉਹੀ ਜਿਹੜਾ ਤੁਸੀਂ ਦੱਸਿਆ ਸੀ ਨਾ

ਹਾਂਜੀ KBMB ਤਾਂ ਇਹ ਤਾਂ kilobyte megabyte memory ਆਗੀ ਸਾਰੀ gigabyte ਹੋਗੇ ਜੀ ਅੱਛਾ ਅੱਛਾ ਜੀ ਹਾਂਜੀ modem ਹੋਗਿਆ

ਹਾਂਜੀ ਹਾਂਜੀ CPU random access memory ਜੀ

infact ਇਹ temporary memory ਵੀ ਕਹਿ ਦਿੰਦੇ ਨੇ ਉਹਨੂੰ ਹਾਂਜੀ ਜਦੋਂ ਆਪਾਂ computer on ਕਰਦੇ ਹਾਂ ਸਭ ਤੇ ਪਹਿਲਾਂ ਜਿਹੜੀ ਕੋਈ ਵੀ ਚੀਜ਼ ਆਪਣੇ display ਹੁੰਦੀ ਆ ਉਹ RAM ਚ ਹੁੰਦੀ ਆ

ਹਾਂਜੀ ਹਾਂਜੀ ਜਦੋਂ ਆਪਾਂ ਉਹਨੂੰ save ਕਰ ਲੈਣੇ ਹਾਂ ਮਤਲਬ net ਤੇ ਫੋਟੋ ਜਾਂ video download ਕਰੀ ਹੈ

ਠੀਕ ਆ ਉਹ ਜਾ RAM ਦੇ ਵਿੱਚ save ਹੁੰਦੀ ਆ ਪਹਿਲਾਂ RAM ਚ ਖੁੱਲਦੀ ਆ

ਜਦੋਂ ਨਾ ਆਪਾਂ save ਕਰ ਲੈਣੇ ਹਾਂ hard disk ਚ ਚਲੀ ਜਾਂਦੀ ਹੈ

ਬੱਸ sir ਬਹੁਤ ਵਧੀਆ ਦੱਸਿਆ ਤੁਸੀਂ

ਕੁਛ ਨਹੀਂ ਸਾਂਝ ਹੋ ਗਈ ਦੀ ਆ

ਪੰਜ ਹੋ ਗਈਆ ਇਹ ਛੇਵੀ ਆ ਤੇਰੀ

ਨਹੀਂ ਕੱਲ ਮਤਲਬ same ਅਮ ਅਮ ਕੱਲ ਨੂੰ ਕਿਸੇ ਹੋਰ ਨਾਲ ਗੱਲ ਕਰਨੀ ਪੈਣੀ ਨਾ ਤੂੰ ਮੇਰੇ ਨਾਲ ਜਿਹੜਾ ਨਵਾਂ ਮਿਲੇ ਜਿਹਦੇ ਮਰਜੀ ਨਾਲ ਕਰਲੇ

ਕੱਲ ਨੂੰ ਉਹਨੂੰ ਬਲੀ ਦਾ ਬੱਕਰਾ ਬਣਾਉਣੀ

ਜੋਤੀ ਨੂੰ ਬਣਾ ਲੀ ਮੈਂ ਨੈਣਸੀ ਨੂੰ ਬਣਾਲਾ ਇਕ ਨੈਣਸੀ ਇਕ ਨਿਸ਼ਾ ਭਾਬੀ । ਹਮ ਮੈਂ topic ਮਿਲ ਜਾਂਦੇ ਗੱਲਾਂ ਮਾਰਨ ਦੇ। ਨਿਸ਼ਾ ਭਾਬੀ ਨੇ ਤੈਨੂੰ ਕਿਹੜਾ topic ਮਿਲਦਾ?

ਨਾ ਨਾ ਇਕ ਘੰਟੇ ਪਹਿਲਾਂ ਬੋਲ ਦੇਣਾ ਕਹਿਣਾ ਇਕ ਘੰਟਾ ਤੂੰ ਵਿਹਲੀ ਹੋ ਜਾ ਪਹਿਲੇ ਮੈਨੂੰ phone ਕਰ

ਬਸ ਫਿਰ ਯਾਰ ਹੋਣੀ ਵਿਹਲੇ ਯਾਰ ਹੋਣੀ ਗੱਲਾਂ ਮਾਰਨੀਆਂ ਤੂੰ ਤਾਂ ਗੰਗਾ ਮਾਸੀ ਨਾਲ ਗੱਲਾਂ ਮਾਰੀ ਜਾਇਆ ਕਰ ਦਫਾ ਕਰ ਇਕ ਗੱਲ ਦਸਣ ਦੀ ਤੂੰ ਮਾਰ ਗੱਲਾਂ ਮੇਰੇ ਤੇ ਆਪ ਨੀ ਹੁੰਦੀ ਉਹ ਨਾਲ ਗੱਲ ਉਹਨੂੰ ਤੇ ਮੇਰੀ ਪਹਿਚਾਣੀਆਂ ਵੀ ਨੀ ਤੇ

ਕਦੇ ਤੇ ਮਾਸੀ ਨੂੰ ਪਿਆਰ ਈ ਬੜਾ ਕਰੀਦਾ ਉਹ ਗੋਹੇ ਗਾੜ ਦਿੰਦੀ ਲੈ ਮੈਨੂੰ ਪਤਾ ਨੀ ਕਿਆ ਕਿਆ ਬੋਲ ਦਿੰਦੀ ਓਹ ਫਿਰ ਮੈਨੂੰ ਗੁੱਸਾ ਬੜਾ ਚੜਦਾ

ਨਹੀ ਓਨੇ ਓਨੀ ਕਿਆ ਬੋਲਦਾ ਉਹਦੀ ਬਹੂ ਕਿੱਦਾ

jackie ਪੂਰੀ ਪੂਰਾ ਸਾਥ ਦਿੰਦਾ ਆਪਣੀ ਘਰਵਾਲੀ ਦਾ

ਮਾਸੀ ਉਹਦੇ full ਖਿਲਾਫ

ਨਾ ਆਪਣੀ ਘਰਵਾਲੀ ਦੀ ਛੱਡਣੀ

ਐਥੇ ਛੱਡਣੀ ਉਹਨੇ ਬਸ ਉਹ ਕਹਿੰਦੇ ਨੇ ਚਲ ਜਾ ਆਪਣੇ ਘਰ

ਹੁਣ ਮਾਸੜ ਉਹਦਾ ਦਿਮਾਗ ਖਰਾਬ ਹੋ ਗਿਆ ਆਵਾ ਊਤਿਆ ਮਾਸੜ ਦਾ ਤੂੰ ਕੇ ਗਈ ਵੀ ਨਾ ਤਾਂ ਹੀ ਲੱਗਿਆ ਹੋਣਾ

ਕਿਹੜਾ ਕਿੱਦਣ ਦਾ ਤੈਨੂੰ ਵਿਆਹ ਕਹਿੰਦਾ ਕਹਿੰਦਾ ਕਹਿੰਦਾ ਇਕ ਲੰਗਰ ਰੋਟੀ ਵੀ ਨਾ ਬਣਾ ਸਕਦੇ ਕਹਿੰਦੇ ਉਹ ਵੀ ਅਸੀਂ ਕੀਤੀ ਕਹਿੰਦਾ

ਮੈਂ ਕਿਹਾ ਉਹ ਵੀ ਕਹਿਣ ਦਿਆਂ ਤੁਹਾਡੇ ਮੁੰਡੇ ਦਾ ਕਿਤੇ ਹੁੰਦਾ ਨਾ ਕਰਦੇ ਨੀ ਕਰਦੇ ਤਾਂ

ਦੂਜਾ ਵਿਆਹ ਆ ਕੁੜੀ ਦਾ

ਹਾਂ ਨਾਲੇ ਅੱਜ ਦੀ ਕਿਆ ਪਤਾ ਕੱਲ ਤੀਜਾ ਕਰਾ ਲਵੇ ਤੇ ਹੋਰ ਕਿਆ ਓਹ ਦੀ ਉਮਰ ਹੀ ਕਿਆ ਹਾਲੇ ਹੋਰ ਕਿਆ ਤੀਜਾ ਉਝ ਚਾਹੇ ਕੁੜੀਆਂ ਮਿਲੇਗਾ ਨੀ। ਮਾਸੜ ਨੂੰ ਕਿਆ ਹੋ ਗਿਆ ਵਾ

ਅੜੀਏ ਉਹ ਇਕ ਕਮਰੇ ਵਿਚ ਰਹਿੰਦੇ ਕਿੱਦਾਂ ਇੰਨੇ ਜਾਣੇ ਲੈ ਉਹ ਅੰਦਰ ਸੌ ਜਾਂਦੀ ਹੁਣ jackie ਹੈਨੀ ਜੇ jackie ਹੋਵੇ ਤਾਂ ਮਨੀ ਬਾਹਰ ਬਰਾਂਡੇ ਵਿਚ ਮਾਸੜ ਹੋਣੀ ਜਿਥੇ ਦੁਕਾਨ ਆ ਉਥੇ

ਐਦਾ ਐਦਾ ਰਹਿੰਦੇ

ਕੁੜੀ ਕਿਥੇ ਦੀ ਐ ਓਥੇ ਦੀ ਐ ਅੰਬਰਸਰ ਦੀ ਦੋ ਗਲੀਆਂ ਛੱਡ ਕੇ

ਹੁਣ ਤੇ ਭਾਵੇ ਅੰਬਰਸਰ ਚ ਹੋ ਜਾਂਦੇ

ਕੁੜੀ ਖਰੀ ਹੈ l ਕੁੜੀ ਖਰੀ ਹੋਈ ਐ ਜਵਾਬ ਪਤਾ ਕਿੱਦਾਂ ਘੜਵੇ ਦਿੰਦੀ ਓ

ਓਦਾਂ ਮੂੰਹ ਵਿਚੋਂ ਨੀ ਬੋਲਦੀ ਮੀਸਣੀ ਜਿਹੜੀ ਨੇ ਕਦੀ ਇਕ ਰੁਪਿਆ ਨੀ ਖਰਚਿਆ ਉਹਨੂੰ ਉਹਨੂੰ ਹੁਣ ਪੈਸੇ ਖਰਚਣ ਲਾ ਤਾ ਹੁਣ ਇਹਤੋਂ ਬੜੀ ਗੱਲ ਕਿਆ ਕਾਹਦੇ ਪੇ ਖਰਚਦਾ

ਉਥੇ ਨਾ ਬਸ ਵਿਚ ਆਏਗਾ ਜਿੰਦਾ ਉਹ ਕਹਿੰਦੀ ਮੈਨੂੰ ਨਾ ਤਿਆ ਲੱਗੀ ਠੰਡਾ ਪੀਣਾ ਮੈਂ